ਇਸ ਆਦਮੀ ਦੇ ਅੱਗੇ ਬਹੁਤ ਸਾਰੇ ਪੈਂਟਸ ਪਏ ਹੋਏ ਹਨ।

ਇਸ ਤਸਵੀਰ ਵਿੱਚ ਸਾਨੂੰ ਇੱਕ ਪੈਟਰੋਲ ਪੰਪ ਦੇਖਣ ਨੂੰ ਮਿਲ ਰਿਹਾ ਹੈ।

ਪੈਟ੍ਰੋਲ ਪੰਪ ਦੇਖਣ ਵਿੱਚ ਵੱਡਾ ਲੱਗ ਰਿਹਾ ਹੈ।

ਏੱਥੇ ਸਾਨੂੰ ਇੱਕ ਬਹੁਤ ਹੀ ਵੱਡੀ ਸ਼ੌਪ ਦੇਖਨ--

ਏਸ ਤਸਵੀਰ ਵਿੱਚ ਸਾਨੂੰ ਇੱਕ ਬੋਹਤ ਵਧੀਆ ਵਿਊ ਦੇਖਨ ਨੂੰ ਮਿਲ ਰਿਹਾ ਹੈ।

ਇੱਸ ਪਿਕਚਰ ਵਿੱਚ ਸਾਨੂੰ ਇੱਕ ਬਹੁਤ ਵੱਡੀ ਪਾਰਕ ਦਿਖਾਈ ਦੇ ਰਹੀ ਹੈ ਜਿੱਥੇ ਕੀ ਛੋਟੀਆਂ ਛੋਟੇ ਬਹਿਣ ਲਈ ਸਜਾਵਟ ਕੀਤੀ---

ਇਥੇ ਸਾਨੂੰ ਹੋਰ ਵੀ ਬਹੁਤ ਸਾਰਾ ਸਮਾਨ ਦਿਖਾਈ ਦੇ ਰਿਹਾ ਹੈ ਇਹ ਜੋ ਬਹੁਤ ਵੱਡ--

ਇਸ ਸ਼ੋਪ ਦਾ ਨਾਮ ਲੇਜ਼ਰ ਸੈਂਟਰ ਹੈ।

ਜਿੱਸ ਦਾ ਨਾਮ ਗਨਪਤੀ ਟ੍ਰੇਡਰਸ ਹੈ ਇੱਸ ਦੇ ਅੰਦਰ ਬੋਹਤ ਸਾਰਾ ਸਮਾਨ ਪਿਆ ਹੋਇਆ ਹੈ ਇੱਸ ਦੇ ਬਾਹਰ ਬੋਰਡ ਤੇ ਮੋਬਾਇਲ ਨੰਬਰ ਵੀ ਲਿੱਖ--

ਸਾਨੂੰ ਏੱਥੇ ਇੱਕ ਸੀਰਾ ਕੰਪਨੀ ਦਾ ਸ਼ੋਰੂਮ ਦਿੱਖ--

ਜਿਸਦੇ ਅੰਦਰ ਬਲੂ ਵਾਈਟ ਬਲੂੰਸ ਨਾਲ ਬਹੁਤ ਸੋਹਣੀ ਡੈਕੋਰੇਸ਼ਨ ਕੀ--

ਏਸ ਤਸਵੀਰ ਵਿੱਚ ਸਾਨੂੰ ਇੱਕ ਬਹੁਤ ਵਧੀਆ ਵਿਊ ਦੇਖਨ--

ਸਾਨੂੰ ਇੱਥੇ ਇੱਕ ਬਹੁਤ ਹੀ ਵੱਡੀ ਸ਼ੌਪ ਦਿਖਾਈ ਦੇ ਰਹੀ ਹੈ।

ਏਸ ਤਸਵੀਰ ਵਿੱਚ ਸਾਨੂੰ ਇੱਕ ਸ਼ੌਪ ਦੇਖਣ ਨੂੰ ਮਿਲ ਰਹੀ ਹੈ।